ਕਿਸੇ ਦੇ ਹੇਠਾਂ ਲੱਗਕੇ ਨਾ ਕਰੋ ਹਾਂ ਕਿਸੇ ਵੀ stage ਤੇ ਤੁਸੀਂ ਗਲਤ ਹੋ ਤਾਂ ਆਪਾਂ ਕਹਿ ਸਕਦੇ ਹੈ ਵੀ ਘਰ ਦੇ ਸਮਝਾ ਰਹੇ ਨੇ ਠੀਕ ਹੈ but ਜੇ ਥੋਡੇ ਵਾਸਤੇ ਜੋ ਕੁਝ ਸਹੀ ਹੈ ਨਾ ਵੀ ਜੇ ਥੋਨੂੰ ਲੱਗ ਰਿਹੇ ਵੀ ਇਹਦੇ ਨਾਲ ਮੇਰਾ future ਸਹੀ ਆ ਵੀ ਹਾਂ ਜੇ ਮੈਂ ਆਹ ਕੰਮ ਕਰਾਂ ਤਾਂ ਮੇਰਾ ਸਹੀ ਆ but ਸਾਰੇ ਜਣੇ ਥੋਨੂੰ ਓਹਦੇ ਤੇ demotivate ਕਰ ਰਹੇ ਨੇ ਵੀ ਨਹੀਂ ਆਹ ਕੰਮ ਨਾ ਕਰ ਇਹ ਕੰਮ ਚ ਫਾਇਦਾ ਨਹੀਂ ਹੈਗਾ ਯੇ ਨਹੀਂ ਹੈਗਾ ਵੋ ਨਹੀਂ ਹੈਗਾ ਸਾਰੀ ਦੁਨੀਆਂ ਨੇ ਕਰ ਕੇ ਵੇਖ ਲਿਆ ਤੂੰ ਹੁਣ ਵੱਖਰਾ ਕਿ ਕਰੇਂਗਾ ਯੇ ਵੋ ਆਏਂ ਨਹੀਂ ਪਤਾ ਤੁਸੀਂ ਉਸਤੋਂ ਕੁਛ ਵਧੀਆ ਕਰ ਸਕੋਂ ਜੋ ਸਾਰੀ ਦੁਨੀਆਂ ਨੇ ਨ ਹੀ ਕੀਤਾ ਤੁਸੀਂ ਉਸ ਚ ਕਰ ਸਕੋਂ ਕੁਛ ਵਧੀਆ ਇਹ ਚੀਜ ਦੇਖੋ positivity ਇਹ ਚ ਆ ਵੀ ਤੁਸੀਂ ਆਹ ਸੋਚੀਏ ਵੀ ਫੇਰ ਕਿ ਹੋ ਗਿਆ ਜੇ ਸਾਰੀ ਦੁਨੀਆਂ ਨੇ ਕਰ ਲਿਆ ਮੈਂ ਹੋਰ ਕੁਛ ਇਹ ਚ ਕੁਛ ਨਵਾਂ ਲੈ ਕੇ ਆਊਂਗਾ ਮੈਂ ਠੀਕ ਹੈ ਨਾ ਕੋਈ ਵੀ ਅਗਰ business ਕਰ ਰਹੇ ਆ ਜਾਂ ਕੁਛ ਵੀ ਕਰਨੇ ਅ, ਚਾਹੇ ਥੋਡੀ ਮੈਂ ਕਹਿਣੇ ਥੋਡੀ family ਚ ਹੀ ਲਾ ਲਓ ਥੋਡਾ ਕੋਈ past ਚ ਕੋਈ ਇਹੈਜਾ business ਹੋਵੇ ਥੋਡਾ ਖਤਮ ਹੋ ਗਿਆ ਹੋਵੇ ਤਾਂ ਤੁਸੀਂ future ਚ ਫੇਰ but ਉਹੀ business ਕਰਨਾ ਚਹੁਣੇ ਹੋ ਵੀ ਥੋਨੂੰ interest ਹੈ ਹਣਾ ਤੇ ਸਾਰੀ ਆਪਣੀ family ਕਹੇ ਨਹੀਂ ਤੂੰ ਉਹ business ਨਹੀਂ ਕਰਨਾ ਦੇਖ ਉਹ business ਨੇ ਆਪਣਾ ਇੰਨਾ ਨੁਕਸਾਨ ਕਰਤਾ ਹਣਾ ਜੇ ਕਰਤਾ ਵੋ ਕਰਤਾ ਤੁਸੀਂ ਕਹੋ ਯਾਰ ਫੇਰ ਕਿ ਹੋ ਗਿਆ ਓਦੋਂ ਨੁਕਸਾਨ ਹੋ ਗਿਆ ਹੋ ਗਿਆ ਹੁਣ ਮੈਂ ਆਪਣਾ ਨਵੇਂ ਸਿਰੇ ਤੋਂ ਸ਼ੁਰੂ ਕਰਨੇ ਮੈਂ ਨਵੀ ਸੋਚ ਦੇ ਨਾਲ ਕਰਨਾ ਹੈ, ਆਪਣੀ ਨਵੀ ਸੋਚ ਨਾਲ ਕਰਨਾ ਹੈ ਮੈਨੇ। ਮੇਰੇ ਚ positivity ਆ ਮੈਂ ਆਪਣਾ ਸਹੀ ਸੋਚ ਰਿਹਾਂ ਮੈਂ ਕਿ ਕਰਨਾ ਕਿ ਨਹੀਂ ਕਰਨਾ ਮੈਂ ਉਹ ਕਰੂੰਗਾ ਥੋਨੂੰ ਕਿ ਲੈਣਾ ਥੋਨੂੰ। ਆਏਂ ਹੈ ਵੀ ਮੈਂ ਇਸ ਚ success ਨਹੀਂ ਹੋ ਸਕਦਾ ਮੈਂ success ਹੋਕੇ ਅਹ success ਹੋਕੇ ਦਿਖਾਉਗਾ ਥੋਨੂੰ ਮੈਂ ਇਹ ਚੀਜ ਦੇਖੋ ਤੁਸੀਂ ਹਮੇਸ਼ਾ positivity ਰੱਖੋ ਆਪਣੇ ਅੰਦਰ ਜਿੰਨੇ ਵੀ negative comment ਨੇ ਥੋਨੂੰ ਕੁਸ਼ ਵੀ ਆ ਓਹਨੂੰ ਕਹੋ ਬਈ ਕੋਈ ਗੱਲ ਨਹੀਂ wait and watch ਬੱਸ ਸਿਧਿ ਜਿਹੀ ਗੱਲ ਆ wait ਕਰੋ ਤੇ ਦੇਖੋ ਕਿ ਬਣਦਾ ਅੱਗੇ ਤਾਂ ਬਹੁਤ ਕੁਸ਼ ਹੁੰਦਾ ਹੈ ਸੀਡੀ ਜੀ ਗੱਲ ਗੱਲ ਆ। ਪਤਾ ਤਾਂ ਦੋ ਮਿੰਟ ਤੋਂ ਬਾਅਦ ਨਹੀਂ ਕਿਸੇ ਦਾ ਜੇ ਆਪਾਂ ਦੇਖਿਆ ਜਾਵੇ ਜੇ ਆਪਾਂ ਇੰਨਾ ਜਿਆਦਾ ਕਿਸੇ ਦਾ ਸੋਚਣਾ ਆਪਾਂ ਤਾਂ ਕਹਿਣੇ ਆ ਵੀ ਪਤਾ ਤਾਂ ਦੋ ਮਿੰਟ ਦਾ ਨਹੀਂ ਹੈਗਾ ਫਰਸ਼ਾਂ ਤੋਂ ਅਰਸ਼ਾਂ ਤੇ ਅਰਸ਼ਾਂ ਤੋਂ ਫਰਸ਼ਾਂ ਤੇ ਸਿੱਟਣ ਲਗਿਆ ਰੱਬ ਮਿੰਟ ਲਾਉਂਦੇ ਥੋਨੂੰ ਪਤੇ ਨਾਲੇ ਤਾਂ ਕਰਕੇ ਕਿਹੇ ਬਾਈ ਕੋਈ ਗੱਲ ਨਹੀਂ positivity ਸਾਡੇ ਚ full ਆ ਸਾਡੇ ਚ full confidence ਆ ਅਸੀਂ ਸਬ ਕੁਛ ਕਰਲਾਂਗੇ ਸਾਨੂ ਕਿਸੇ ਦੀ ਸਮਝਾਣ ਦੀ ਕਿਸੇ ਦੀ ਸੋਚ ਦੀ ਲੋੜ ਨਹੀਂ ਹਾਂ ਸੁਣੋ ਸਬ ਦੀ ਕਰੋ ਮਨ ਦੀ ਕੋਈ ਆ ਗਿਆ ਥੋਨੂੰ ਸਮਝਾਣ ਹਾਂ ਵੀਰੇ ਹੱਸ ਕੇ ਸੁਨ ਲੋ ਵੀਰੇ ਠੀਕ ਹੈ ਥੋਡੀ ਗੱਲ ਸਹੀ ਹੈ ਬਸ ਅਗਲੇ ਨੂੰ ਹਾਂਜੀ ਹਾਂਜੀ ਕਹਿ ਕੇ ਮੋੜ ਦੋ ਅਗਲੇ ਦਾ ਮਨ ਨਾ ਤੋੜੋ ਵੀ ਹਾਂ ਯਾਰ ਤੇਰੀ ਆਹ ਸੋਚ ਹੈ ਕੋਈ ਗੱਲ ਨਹੀਂ ਮੈਂ ਤਾਂ ਪਰ ਆਏਂ ਕਰਨਾ ਨਹੀਂ ਅਗਲੇ ਨੂੰ ਕਹੋ ਨਾ ਬਸ ਠੀਕ ਆ ਵੀਰੇ ਆਈਂ ਕਰਾਂਗੇ ਆਪਾਂ ਹੁਣ ਅਗਲੇ ਨੂੰ ਆਏਂ ਕਹਿ ਦੋ ਓਦੂੰ ਬਾਅਦ ਕਰੋ ਤੁਸੀਂ ਆਪਣੀ ਮਨ ਦੀ ਵੀ ਹਾਂ ਜੋ ਥੋਡਾ ਦਿਲ ਕਰ ਰਿਹੇ ਬੀ ਮੈਂ ਉਹ ਕਰੂੰਗਾ ਮੈਂ ਤੇਰੇ ਤੋਂ ਕਿ ਲੈਣਾ main ਗੱਲ ਇਹ ਰੱਖੋ ਤੁਸੀਂ positive ਰਹੋ ਜਿਹੜੇ ਥੋਨੂੰ demotivate ਕਰ ਰਹੇ ਨੇ ਕੁਛ ਵੀ ਕਰ ਰਹੇ ਨੇ ਓਹਨਾ ਨੂੰ ਕਹੋ okay bye ਸੱਤ ਸ਼੍ਰੀ ਅਕਾਲ ਅੱਜ ਤੋਂ ਬਾਅਦ ਥੋਨੂੰ ਸਮਝਾਉਣ ਦੀ ਕੁਛ ਕਰਨ ਦੀ ਲੋੜ ਨਹੀਂ ਤੁਸੀਂ ਆਪਣੇ ਰਾਹ ਸਹੀ ਮੈਂ ਆਪਣੇ ਰਾਹ ਸਹੀ ਅਸੀਂ ਜੋ ਕਰਨੇ ਅਸੀਂ ਕਰਾਂਗੇ ਅਸੀਂ ਜੋ achieve ਕਰਨੇ ਅਸੀਂ ਕਰਾਂਗੇ ਬੱਸ ਅੱਜ ਦੀ ਮੇਰੀ ਇਹੀ ਇਕ ਕਹਿਣ ਦਾ ਮਤਲਬ ਆ ਵੀ ਜਿੰਨੇ ਵੀ ਥੋਨੂੰ hater ਜਿਹੜੇ ਥੋਡੇ ਮਤਲਬ ਜਿਹੜੇ ਥੋਨੂੰ demotivate ਕਰਦੇ ਨੇ ਓਹਨਾ ਨੂੰ ਉਹਨਾਂ ਤੋਂ ਹਮੇਸ਼ਾ ਬਚ ਕੇ ਰਹਿਓ ਉਹਨਾਂ ਦੀ ਸੋਚ ਤੇ ਕਦੇ ਨਾ ਚਲਿਓ ਆਪਣੀ ਸੋਚ ਤੇ ਚਲਿਓ ਆਪਣੇ ਦਿਲ ਤੇ ਚਲਿਓ। ਅੱਜ ਦੀ ਸੋਚ ਮੇਰੀ ਇਥੇ ਹੀ ਖਤਮ ਆ। ਮੈਂ ਥੋਡਾ ਆਪਣਾ ਅਮਰਪਾਲ ਸਿੰਘ ਉਸਮਾਣੇ ਤੋਂ। ਸੱਤ ਸ਼੍ਰੀ ਅਕਾਲ

ਕਿਸੇ ਵੀ ਖ਼ੁਸ਼ੀ ਦੇ ਅਵਸਰ 'ਤੇ ਜਦੋਂ ਸਾਡੇ ਅੰਦਰ ਦੀਆਂ ਖ਼ੁਸ਼ੀਆਂ ਦੀਆਂ ਲਹਿਰਾਂ ਉੱਠਦੀਆਂ ਹਨ ਤਾਂ ਸਾਡਾ ਮਨ ਵਜਦ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ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 ਨਾਚ ਸਮੂਹਿਕ ਨਾ~ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ-ਨਾਚ ਦਾ ਨਾਂ ਦੇ ਦਿੰਦੇ ਹਾਂ, ਲੋਕ-ਨਾਚ ਮਨ ਦੀ ਖ਼ੁਸ਼ੀ ਦਾ ਸਰੀਰਿਕ ਪ੍ਰਗਟਾਵਾ ਹੈ। ਪੰਜਾਬ ਦੇ ਲੋਕ-ਨਾਚ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲੀ ਤਸਵੀਰ ਹਨ, ਗਿੱਧਾ, ਭੰਗੜਾ ਤੇ ਝੂੰਮਰ ਲੁੱਡੀ, ਧਮਾਲ, ਸੰਮੀ ਅਤੇ ਕਿੱਕਲੀ ਆਦਿ ਪੰਜਾਬ ਦੀਆਂ ਹਰਮਨ-ਪਿਆਰੇ ਲੋਕ-ਨਾਚ ਹਨ।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 ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਉਂਦੀਆਂ ਹਨ, ਜਿਸ ਨੂੰ ਤੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਗਿੱਧਾ ਪਾਉਣ ਵੇਲੇ ਕੇਵਲ ਨੱਚਦੀ, ਨੱਚਿਆ ਹੀ ਜਾਂਦਾ ਹੈ, ਸਗੋਂ ਮਨ ਦੇ ਭਾਵ ਪ੍ਰਗਟਾਉਣ ਲਈ, ਦੇ ਨਾਲ ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ। ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਿਆ ਜਾਂਦਾ ਹੈ, ਇਹਨਾਂ ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨਾਂ ਦੇ ਹਾਵ ਭਾਵ ਪ੍ਰਗਟ ਕਰਦੀਆਂ ਹਨ l ਗਿੱਧਾ ਪਾਉਣ ਵੇਲੇ ਕੁੜੀਆਂ ਇੱਕ ਗੋਲ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ, ਵਿਚਕਾਰ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ, ਢੋਲਕੀ ਵੱਜਦੀ ਹੈ ਤੇ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੈ, ਦਾਇਰੇ ਵਿੱਚ ਚਾਰੇ ਪਾਸੇ ਘੁੰਮਦੀਆਂ ਹਨ, ਘੁੰਮੀ ਜਾਂਦਾ ਹੈ, ਜਦ ਇਹ ਬੋਲੀ ਦਾ ਆਖ਼ਰੀ ਟੱਪਾ ਬੋਲਦੀ ਹੈ ਤਾਂ ਪਿੜ ਵਿੱਚ ਖਲੋਤੀਆਂ ਕੁੜੀਆਂ ਉਸ ਟੱਪੇ ਦੇ ਬੋਲਾਂ ਨੂੰ ਚੁੱਕ ਲੈਂਦੀਆਂ ਹਨ ਭਾਵ ਉਹ ਉਸ ਨੂੰ ਉੱਚੀ-ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ, ਇਸੇ ਸਮੇਂ ਦਾਇਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਪਿੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ, ਇਹਨਾਂ ਦਾ ਨਾਚ ਸ਼ੁਰੂ ਹੁੰਦਾ ਹੈ ਜਦੋਂ ਬੋਲੀ ਦਾ ਆਖ਼ਰੀ ਟੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ, ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ, ਝਾਂਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇੱਕ ਅਨੂਠਾ ਸਮਾਂ ਬੰਨ੍ਹ ਦਿੰਦੀ ਹੈ l ਜਦੋਂ ਤੱਕ ਕੁੜੀਆਂ ਬੋਲੀ ਚੁੱਕਦੀਆਂ ਹਨ, ਮੁਟਿਆਰਾਂ ਨੱਚਦੀਆਂ ਰਹਿੰਦੀਆਂ, ਪਿੜ ਤੇ ਬੋਲੀ ਛੱਡਣ ਦੀ ਕੁੜੀਆਂ

ਗਿੱਧਾ ਕੇਵਲ ਮੁਟਿਆਰਾਂ ਹੀ ਨਹੀਂ ਪਾਉਂਦੀਆਂ, ਗੱਭਰੂ ਵੀ ਪਾਉਂਦੇ ਹਨ ਪਰ ਜਦ ਇਸ ਗਿੱਧੇ ਦਾ ਰੰਗ ਮੁਟਿਆਰਾਂ ਦੇ ਗਿੱਧੇ ਵਰਗਾ ਨਹੀਂ ਹੁੰਦਾ, ਗਿੱਧਾ ਪਾਉਣ ਦਾ ਢੰਗ ਹੈ ਤਾਂ ਮੁਟਿਆਰਾਂ ਵਾਲਾ ਹੀ ਪਰੰਤੂ ਮੁਟਿਆਰਾਂ ਵਾਲੇ ਨਾਚ ਦੀ ਲਚਕ ਮਰਦਾਂ ਵਿੱਚ ਨਹੀਂ ਹੁੰਦੀ, ਉਹਨਾਂ ਦਾ ਵਧੇਰੇ ਜ਼ੋਰ ਬੋਲੀਆਂ ਉੱਤੇ ਹੀ ਹੁੰਦਾ ਹੈ ਗਿੱਧੇ ਜਦ ਗਿੱਧੇ ਦਾ ਪਿੱੜ ਮਘਦਾ ਹੈ ਤਾਂ ਇਸ ਵਿੱਚ ਲੰਬੀਆਂ ਤੇ ਇੱਕ ਲੜੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਲੰਬੀ ਬੋਲੀ ਇੱਕ ਜਾਣਾ ਪਾਉਂਦਾ ਹੈ ਤੇ ਦੂਜੇ ਗਿੱਧੇ ਦੇ ਤਾਲ ਵਿੱਚ ਬੋਲੀ ਦੇ ਅੰਤਲੇ ਨੂੰ ਚੁੱਕਦਾ ਹੈ ਬੋਲੀਆਂ ਦਾ ਆਰੰਭ ਦੇਵੀ ਦਵਤਿਆਂ ਨੂੰ ਧਿਆ ਕੇ ਕੀਤਾ ਜਾਂਦਾ ਹੈ, ਗੁਰੂ ਧਿਆ ਕੇ ਪਾਵਾਂ ਬੋਲੀ, ਸਭ ਨੂੰ ਫ਼ਤਹਿ ਬੁਲਾਵਾਂ ਬੇਸ਼ੱਕ ਮੈਨੂੰ ਆਖੋ ਮਾੜਾਂ, ਮੈਂ ਮਿੱਠੇ ਬੋਲ ਸੁਣਾਵਾਂ, ਭਾਈਵਾਲ ਮੈਨੂੰ ਲੱਗੇ ਪਿਆਰੀ, ਰੋਜ਼ ਗਿੱਧੇ ਵਿੱਚ ਆਵਾਂ। ਗੁਰੂ ਦਿਆਂ ਸ਼ੇਰਾਂ ਦਾ, ਮੈਂ ਵਧ ਕੇ ਰਸ਼ ਗਾਵਾਂ ਕੁੜੀਆਂ ਕੁੜੀਆਂ ਦੀਆਂ ਦੀਆਂ ਤੀਆਂ ਦਾ ਗਿੱਧਾ ਪਾਉਂਦੀਆਂ ਹੋਈਆਂ ਆਪਣੇ ਪਿੰਡ ਦੇ ਪਿੱਪਲਾਂ ਤੇ ਬਰੋਟਿਆਂ ਨੂੰ ਯਾਦ ਕਰਦੀਆਂ ਹੋਈਆਂ

ਚਿੱਠੀਆਂ ਬਰੰਗ ਭੇਜਦਾ, ਕਿਹੜੀ ਛਾਉਣੀ ਲ~ਲੁਆ ਲਿਆਵਾਂ ਨਾਂਵਾਂ, ਬੋਲੀ ਵਿੱਚੋਂ ਬੋਲੀ ਜਨਮਦੀ ਹੈ ਥੜ੍ਹਿਆਂ ਬਾਝ ਨਾ ਸੋਹੇ ਪਿੱਪਲ, ਫੁੱਲਾਂ ਬਾਝ ਫਲਾਹੀਆਂ, ਹੱਸੇ ਨਾਲ ਹਮੇਲਾਂ ਸੋਂਹਦੀਆਂ, ਬੰਦਾਂ ਨਾਲ ਗਜਾਰੀਆਂ, ਧੰਨ ਭਾਗ ਮੇਰੇ ਆਖੇ ਪਿੱਪਲ ਕੁੜੀਆਂ ਨੇ ਪੀਂਘਾਂ ਪਾਈਆਂ ਸਾਉਣ ਵਿੱਚ ਕੁੜੀਆਂ ਨੇ, ਪੀਂਘਾਂ ਅਸਮਾਨ ਚੜ੍ਹਾਈਆਂ, ਜਦੋਂ ਮਹਿੰਦੀ ਜਦੋਂ ਮਹਿੰਦੀ ਦੇ ਹੱਥ ਹਰਕਤ ਵਿੱਚ ਆਉਂਦੇ ਹਨ ਤਾਂ ਗਿੱਧਾ ਮੱਚ ਉੱਠਦਾ ਹੈ, ਮਹਿੰਦੀ ਬਾਰੇ ਕੋਈ ਮੁਟਿਆਰ ਬੋਲੀ ਪਾਉਂਦੀ ਹੈ, ਮਹਿੰਦੀ ਮਹਿੰਦੀ ਮਹਿੰਦੀ ਸਭ ਜੱਗ ਕਹਿੰਦਾ, ਮੈਂ ਵੀ ਆਖ ਦਿਆਂ ਮਹਿੰਦੀ,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 ਜੀਵਨ ਦੇ ਵੱਖ-ਵੱਖ ਵਿਸ਼ਿਆਂ ਦਾ ਵਰਨਣ ਕੀਤਾ ਗਿਆ ਹੁੰਦਾ ਹੈ ਇਹਨਾਂ ਲੰਮੀਆਂ ਬੋਲੀਆਂ ਤੋਂ ਇਲਾਵਾ ਇੱਕ ਲੜੀ ਲੜੀਆਂ ਬੋਲੀਆਂ ਗਿੱਧੇ ਵਿੱਚ ਸ਼ਿੰਗਾਰ ਬਣਦੀਆਂ ਹਨ, ਬਾਬਲ, ਧੀ, ਮਾਂਵਾਂ, ਭੈਣਾਂ, ਭਰਾ, ਭਰਾ, ਸੱਸ-ਸਹੁਰਾ, ਜੇਠ-ਜਠਾਣੀ, ਨਣਦ ਭਰਜਾਈ, ਦਿਓਰ, ਦਰਾਣੀ ਅਤੇ ਹੋਰ ਪਰਿਵਾਰਿਕ ਰਿਸ਼ਤਿਆਂ ਦਾ ਵਰਨਣ ਇਹਨਾਂ ਵਿੱਚ ਆਉਂਦਾ ਹੈ, ਲੋਹੜੀ ਦੇ ਅਵਸਰ 'ਤੇ ਆਮ ਕਰ ਕੇ ਵੀਰ ਦੇ ਮੋਹ ਦਾ ਪ੍ਰਗਟਾਵਾ ਕਰਨ ਲਈ

ਵੀਰ ਵੇ ਬਲਾ ਸੋਹਣਿਆਂ, ਤੈਨੂੰ ਦੇਖ ਕੇ ਭੁੱਖੀ ਰੱਜ ਜਾਵਾਂ, ਉਪਰੋਕਤ ਵੰਨਗੀ ਦੀਆਂ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਾਂਗ ਤੇ ਰੰਗ ਤਮਾਸ਼ੇ ਗਿੱਧੇ ਦਾ ਸ਼ਿੰਗਾਰ ਬਣਦੇ ਹਨ, ਕੁੜੀਆਂ ਨੂੰ ਆਪਣੀ ਪ੍ਰਭਾਵਿਤਾ ਅਨੁਸਾਰ ਨੱਚ ਕੇ ਅਤੇ ਲੰਮੇ ਗੀਤ ਗਾ ਕੇ ਗਿੱਧੇ ਦਾ ਰੰਗ ਬੰਨ੍ਹਦੀਆਂ ਹਨ, ਮਨੋਰੰਜਨ ਦੇ ਸਾਧਨ ਤਬਦੀਲ ਹੋਣ ਕਾਰਨ ਅੱਜ ਗਿੱਧਾ ਪਾਉਣ ਦੀ ਪਰੰਪਰਾ ਮੱਧਮ ਹੈ, ਇਸ ਨੂੰ ਸੁਰਜੀਤ ਰੱਖਣ ਦੀ ਲੋੜ ਹੈ ਉੱਘੇ ਵਿਗਿਆਨੀ ਕਲਾਕਾਰ ਸਾਹਿਬ ਦੇਵ PA doctor ਮਹਿੰਦਰ ਸਿੰਘ ਰੰਧਾਵਾ ਬਹੁਤ ਹੀ ਪ੍ਰਤਿਕਾ ਦੇ ਮਾਲਕ ਸਨ, ਉਹਨਾਂ ਦੇ ਸਾਹਿਤਿਕ ਸਭਿਆਚਾਰ ਤੇ ਵਿਗਿਆਨ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ, ਅਨੇਕਾਂ ਉੱਚੀਆਂ ਪਦਵੀਆਂ ਤੇ ਰਹਿਣ ਸਦਕਾ ਉਹਨਾਂ ਦੇ ਜਜਬੇ ਦਾ ਘੇਰਾ ਵੀ ਕਾਫ਼ੀ ਵਿਸ਼ਾਲ ਸੀ, ਰੰਧਾਵਾ ਦੇ ਮਨ ਅੰਦਰ ਇੱਕ ਵਿਸ਼ਾਲ ਪੰਜਾਬ ਵੱਸਿਆ ਹੋਇਆ ਸੀ ਉਹਨਾਂ ਨੂੰ ਪੰਜਾਬ ਦੀ ਖ਼ਲਕਤ ਨਾਲ, ਇੱਥੋਂ ਦੀ ਹਰ ਵਸਤੂ ਦੇ ਨਾਲ ਤੇ ਮਿੱਟੀ ਨਾਲ ਦਿਲੋਂ ਹੀ ਮੁਹੱਬਤ ਸੀ ਰੰਧਾਵਾ ਜੀ ਇੱਕ ਖੁੱਦ ਵਿਗਿਆਨੀ ਸਨ। ਉਹਨਾਂ ਦੇ ਲੋਕ-ਗੀਤ ਇਕੱਠੇ ਕਰਨ ਵਾਲੇ ਆਹ ਇਸ ਵਿਗਿਆਨੀ ਨੂੰ ਸੋਝੀ ਅਪਣਾਇਆ ਲੋਕ-ਗੀਤਾਂ ਨੂੰ ਇਕੱਤਰ ਕਰਨ ਲਈ ਲੋਕਾਂ ਨਾਲ ਸਿੱਧਾ ਹੀ ਮਿਲਾਪ ਰੱਖਿਆ। ਲੋਕਾਂ ਨੂੰ ਉਹਨਾਂ ਦੀ ਬੋਲੀ ਵਿੱਚ, ਉਹਨਾਂ ਦੇ ਕਾਰਜ-ਖੇਤਰ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

ਇਸੇ ਲਈ ਉਹਨਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਕਾਂਗੜਾ ਕੁੱਲੂ ਤੇ ਹਰਿਆਣਾ ਦੇ ਲੋਕ ਇੱਥੋਂ ਦੇ ਲੋਕਾਂ ਨਾਲ ਮਿਲ ਕੇ ਉਹਨਾਂ ਦਾ ਅੰਦਾਜ਼ ਵਿੱਚ ਹੀ ਲਿਖੇ ਪੰਜਾਬ ਦੇ ਲੋਕ-ਗੀਤ ਕੁੱਲੂ ਦੇ ਗੀਤ, ਕਾਂਗੜਾ ਦੇ ਗੀਤ ਤੇ ਹਰਿਆਣਾ ਦੇ ਗੀਤ doctor ਰੰਧਾਵਾ ਦੀਆਂ ਯਾਦ ਰੱਖਣ ਵਾਲੀਆਂ ਪੁਸਤਕਾਂ ਹਨ

ਕਿ ਪੰਜਾਬ ਵਿੱਚ ਖ਼ੁਸ਼ਹਾਲੀ ਆ ਜਾਵੇਗੀ ਤੇ ਇਸ ਜ਼ਿੰਮੀਦਾਰ ਖ਼ੁਸ਼ਹਾਲ ਹੋ ਜਾਣਗੇ ਜਿੰਨੀ ਦੇਰ doctor ਰੰਧਾਵਾ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ vice chancellor ਰਹੇ, ਉਹਨਾਂ ਦੇ ਪੰਜਾਬ ਦੇ ਕਿਸਾਨ ਦੀ ਭਰਪੂਰ ਸੇਵਾ ਕੀਤੀ ਅਮ ਖੇਤਾਂ ਵਿੱਚ ਵਾਹੁਣ ਲਈ ਵਿਗਿਆਨਕ ਢੰਗ ਬੀਜਣ ਵਿਗਿਆਨਕ ਢੰਗ ਫਸਲਾਂ ਨੂੰ ਖਾਦਾਂ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 ਰੰਧਾਵਾ ਜੀ ਦੀਆਂ ਕੋਸ਼ਿਸ਼ਾਂ ਨਾਲ ਹੀ ਬਹੁਤ ਖੇਤੀ- ਬਾੜੀ ਦੇ ਮਾਹਰ ਕਿਸਾਨ ਮੇਲੇ ਲਾ ਕੇ ਜ਼ਿਮੀਦਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਮਲੀ ਰੂਪ ਵਿੱਚ ਹਾਜ਼ਰ ਹੁੰਦੇ ਜ਼ਿਮੀਦਾਰ ਦੀ ਆਮਦਨ ਵਧਾਉਣ ਲਈ ਖੇਤੀ-ਬਾੜੀ ਦੇ ਨਾਲ ਨਾਲ ਸਹਾਇਕ ਕਿੱਤਿਆਂ ਦੀ ਸਿਖਲਾਈ ਵੀ ਮੁਫ਼ਤ ਦਿੱਤੀ ਜਾਂਦੀ, ਰੰਧਾਵਾ ਜੀ ਸ਼ਖ਼ਸੀਅਤ ਦਾ ਦੂਜਾ ਅਹਿਮ ਪੱਖ ਵਿੱਚ ਪੰਜਾਬ ਦੇ ਸੱਭਿਆਚਾਰ ਤੇ ਸਾਹਿਤ ਪ੍ਰਫੁਲਤਾ ਨਾਲ ਜੁੜਿਆ ਹੋਇਆ ਸੀ, ਪੰਜਾਬ ਅਹ ਰੰਧਾਵਾ ਜੀ ਇਸ ਪਰ~ ਪ੍ਰਭਾਵ ਬਾਰੇ ਸਪਸ਼ਟ ਸਨ ਕਿ ਪੱਛਮ ਰੋਸ਼ਨੀ ਦੇ ਘਰਾਂ ਦੀਆਂ ਅੰਦਰਲੀਆਂ ਨੁੱਕਰਾਂ ਤੱਕ ਪਹੁੰਚ ਜਾਂਦੀਆਂ, ਇਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਚੱਕੀ, ਚਿਮਟਾ, ਚਰਖਾ, ਪੀੜ੍ਹੀਆਂ ਤੇ ਮੁੜੇ ਛੇਤੀ-ਛੇਤੀ ਸਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਣਗੇ ਲਾਪਰਵਾਹੀ ਵਿੱਚ ਲੋਪ ਹੋ ਗਏ ਤਾਂ ਪੰਜਾਬੀਆਂ ਦਾ ਅਮੀਰ ਵਿਰਸਾ ਅਲੋਪ ਹੋ ਗਿਆ, ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲਨ ਲਈ doctor ਰੰਧਾਵਾ ਜੀ ਨੇ, ਵਿਸ਼ੇਸ਼ ਉਪਰਾਲੇ ਕੀਤੇ, ਵੱਡੇ-ਵੱਡੇ ਪਿੰਡਾਂ ਵਿੱਚ ਪੇਂਡੂ ਅਜਾਇਬ ਘਰ ਬਣਵਾਏ, ਖੇਤੀ-ਬਾੜੀ university ਲੁਧਿਆਣਾ ਵਿੱਚ ਪੇਂਡੂ ਸੱਭਿਆਚਾਰ ਦਾ ਜਿਊਂਦਾ-ਜਾਗਦਾ ਅਜਾਇਬ-ਘਰ ਬਣਵਾਇਆ, ਇਸ ਅਜਾਇਬ ਘਰ ਦੀ ਨਿਗਰਾਨੀ ਉਹ ਆਪ ਕਰਦੇ, ਪਿੰਡਾਂ ਵਿੱਚ ਵਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ, ਥਾਲ, ਕੌਲੇ, ਗਲਾਸ, ਛੰਨੇ ਦੀਆਂ ਟਿੰਡਾਂ ਚਕਵਾਲੀ ਤੇ ਬੈੜ ਤੋਂ ਲੈ ਕੇ ਪੇਂਡੂ ਸਵਾਈਆਂ ਦੀਆਂ ਹੱਥੀਂ ਤਿਆਰ ਕੀਤੀਆਂ ਦਰੀਆਂ, ਫੁਲਕਾਰੀਆਂ ਬਾਗ਼ ਵਿੱਚ ਅਜਾਇਬ ਘਰ ਦੇ ਵਿੱਚ ਭੰਡਾਰ ਸ਼ਾਮਲ ਹਨ। ਆਉਣ ਵਾਲੇ ਸਮਿਆਂ ਵਿੱਚ ਪੰਜਾਬ ਵਿੱਚ ਕਿੰਨਾ ਵੀ ਬਦਲ ਜਾਵੇ ਪਰ ਪੁਰਾਣਾ ਪੰਜਾਬ ਚਿਹਰਾ ਮੁਹਰਾ ਮੁੜ ਕੇ ਅਜਾਇਬ ਘਰ ਤੋਂ ਅਮੀਰ ਸੱਭਿਆ ਵਿਰਸੇ ਨੂੰ ਸੰਭਾਲੀ ਬੈਠਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੈ ਸ਼ੀਸ਼ੇ ਦਾ ਕੰਮ ਕਰੇਗਾ ਜਦ doctor ਰੰਧਾਵਾ ਟ੍ਰਿਬਿਊਨ ਦੇ trustee ਬਣੇ ਤਾਂ ਸੁਪਨੇ ਨੂੰ ਸਾਕਾਰ ਕਰ,

ਹਾਂਜੀ ਹਾਂਜੀ madam ਨੀ ਜੀ ਮੈਂ sir ਬੋਲਦਾ ਪਿਆ ਜੀ ਦੱਸੋ।

ਤੁਸੀਂ madam ਜੀ ਬਣਾ ਕੇ ਲਾਇਆ ਜੀ ਮੈਨੂੰ ਲੱਗਦਾ ਦੱਸੋ ਜੀ ਦੱਸੋ ਕਿਉਂ ਫ਼ੌ~ ਮੈਂ ਉਹ ਹਾਂਜੀ ਦੱਸੋ madam ਅਹ telecom company ਤੋਂ ਬੋਲਦੇ ਹੋ ਜੀ ਤੁਸੀਂ? ਹਾਂਜੀ ਹਾਂ ਉਹ ਮੈਂ ਮੈਨੇ ਤੁਹਾਡੇ company ਚੋਂ ਆਪਣਾ number ਜੀ ਜਿਹੜਾ ਸੀ recharge ਕਰਵਾਉਣਾ ਜੀ ਉਹ, ਅੱਜ ਕੱਲ੍ਹ match ਚੱਲਦੇ ਨਾ ਜੀ cricketmatch ਕ੍ਰਿਕਟ match ਦੇਖਣ ਵਾਸਤੇ ਜੀ ਆਪਾਂ ਨੇ ਵਧੀਆ ਤੋਂ ਵਧੀਆ net pack ਪਵਾਉਣਾ ਤੇ, ਉਹਦੇ ਵਾਸਤੇ ਹੀ ਮੈਂ ਤੁਹਾਨੂੰ phone ਕੀਤਾ ਸੀ ਜੀ ਤੁਸੀਂ ਮੈਨੂੰ ਅਹ ਚਾਰ ਪੰਜ net pack ਦੱਸ ਦਓ ਜੀ ਵੀ ਜਿਹੜੇ ਮਤਲਬ video ਵਧੀਆ ਚੱਲੇ ਇੰਨੀ ਤੇਜ਼ speed ਨਾਲ ਤੇ ਮੇਰੇ mobile ਦੇ ਮਤਲਬ data ਵੀ ਖ਼ਤਮ ਨਾ ਹੋਵੇ validity ਵੀ ਕਾਫ਼ੀ ਵਧੀਆ ਹੋਵੇ ਤੇ ਪੈਸੇ ਵੀ ਜ਼ਾਇਜ ਜ਼ਾਇਜ ਜਿਹੇ ਹੋਣ, ਦੱਸ ਦਓ ਉਹਦੇ ਬਾਰੇ। ਅਹ madam ਮੈਂ ਤੁਹਾਨੂੰ ਦੱਸਦਾਂ ਕਿ ਮੈਨੂੰ ਆਪਾਂ ਨੂੰ ਚਾਹੀਦਾ ਜੀ ਅਹ ਐਸੇ plan ਚਾਹੀਦੇ ਨੇ, ਅਸਲ 'ਚ ਜੀ ਮੈਂ ਤੁਹਾਨੂੰ ਦੱਸਣਾ ਚਾਹੁਨਾ ਕਿ match ਦੇਖਣ ਦਾ ਮੈਨੂੰ ਬੜਾ ਸ਼ੌਂਕ ਆ ਤੇ match ਹੁਣ ਸ਼ੁਰੂ ਹੋ ਗਏ ਨੇ, ਤੇ ਹੁਣ match ਆਪਣੇ ਦੇਖਣੇ ਜ਼ਰੂਰ ਨੇ ਜੀ ਪਰ ਦਿੱਕਤ ਇਹ ਆ ਜੀ ਅਹ match ਜਿਹੜੇ ਹੈਗੇ ਨੇ ਜੀ ਮੈਂ ਜਦੋਂ ਦੇਖਦਾ ਹੁੰਦਾ ਜੀ ਮੇਰਾ net pack ਖ਼ਤਮ ਹੋ ਜਾਂਦਾ ਹੈ ਤੇ ਜੀ, ਕਦੇ ਜਦੋਂ ਮੈਂ ਯੂ ਟਿਊਬ ਚਲਾਉਨਾ ਤਾਂ ਯੂ ਟਿਊਬ ਦਾ ਮੇਰਾ ਉਹ ਸ~ ਸਿਆਪਾ ਪੈਦਾ ਹੋ ਜਾਂਦਾ ਹੈ, ਮੈਂ ਦੁਖੀ ਹੋਇਆ ਪਿਆ ਜੀ ਮੈਨੂੰ ਮਤਲਬ ਐਸਾ net pack ਦੇ ਦਓ ਐਸਾ net pack ਦੇ ਦਓ ਜਿਹਦਾ net ਹੀ ਖ਼ਤਮ ਨਾ ਹੋਵੇ,

ਪਰਵਾਹ ਨੀ ਕਰਨੀ ਜਿੰਨੇ ਮਰਜ਼ੀ ਤੁਸੀਂ ਲੈ ਲਓ ਜੀ ਪੈਸੇ ਪੂਸੇ ਮੈਨੂੰ ਚਾਹੀਦੀ ਐਸੀ ਚੀਜ਼ ਹੈ ਵੀ ਜਿਹਨੂੰ ਨਾ ਆਪਾਂ ਅਹ ਇੱਕੋ time ਜੇ ਮੇਰਾ ਭਰਾ ਵੀ ਮੇਰਾ wi-fi use ਕਰੇ ਇਸਤੇਮਾਲ ਕਰੇ, ਤਾਂ ਵੀ net ਦੀ speed slow ਨਾ ਹੋਵੇ ਤੇ ਹਾਂ ਬਸ ਇਹੀ ਚੀਜ਼ request ਬੇਨਤੀ ਬੇਨਤੀ ਸੀ ਤੇ ਕਿਰਪਾ ਕਰਕੇ ਜੀ ਮੇਰੀ ਸਹਾਇਤਾ ਕਰੋ ਜੀ ਬਸ ਇਹੀ ਬੇਨਤੀ ਕਰਨੀ ਸੀ ਬਸ ਮੈਂ ਤਾਂ।

ਮੈਂ ਜੀ recharge ਕਰਵਾਉਨਾ ਜੀ ਅਹ ਮਤਲਬ ਦੋ ਸੌ ਪੰਜਾਹ ਕੁ ਰੁਪਏ ਦਾ ਕਰਨਾ ਕਰਵਾ ਲੈਂਦਾ ਹੁੰਦਾ ਜੀ।

ਹਮ ਹਮ ਆ ਜੀ ਦੱਸੋ ਅੱਛਾ ਜੀ ਅੱਛਾ ਜੀ ਕੋਈ ਗੱਲ ਨੀ ਜੀ ਕੋਈ ਗੱਲ।

ਹਾਂ ਹਾਂ ਹਾਂ ਹਾਂਜੀ ਹਾਂਜੀ ਆ ਰਹੀ ਹੈ ਜੀ ਮੈਨੂੰ ਤੇ ਉਹਦੇ ਵਿੱਚ ਆਪਣਾ data ਕਦੇ ਖ਼ਤਮ ਤਾਂ ਨੀ ਹੋਣਾ ਜੀ? ਮੇਰਾ ਨਾਮ ਕੋਮਲ ਹੈ ਮੈਂ ਮੋਗੇ ਸ਼ਹਿਰ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਨੂੰ ਮੇਰੇ ਪੰਜਾਬ ਬਾਰੇ ਦੱਸਣ ਜਾ ਰਹੀ ਹਾਂ ਭਾਰਤ ਸਾਡਾ ਦੇਸ ਹੈ, ਸਾਡੀ ਜਨਮ ਭੂਮੀ ਹੈ ਅਸੀਂ ਸਾਰੇ ਭਾਰਤ ਵਾਸੀ ਹਾਂ, ਤੇ ਸਾਨੂੰ ਇਸ ‘ਤੇ ਬੜਾ ਮਾਣ ਹੈ, ਭਾਰਤ ਕਈ ਰਾਜਾਂ ਨਾਲ ਮਿਲ ਕੇ ਬਣਿਆ ਹੈ ਪਰ ਪੰਜਾਬ ਦੀ ਆਪਣੀ ਨਿਰਾਲੀ ਸ਼ਾਨ ਹੈ, ਇਹ ਮੇਰੀ ਜਨਮ-ਭੂਮੀ ਵੀ ਹੈ, ਇਹ ਭਾਰਤ ਦਾ ਇੱਕ ਖੁਸ਼ਹਾਲ ਰਾਜ ਹੈ,

ਹਮੇਸ਼ਾ ਤਿਆਰ ਰਹਿੰਦੇ ਹਨ, ਕਵੀ ਪੂਰਨ ਸਿੰਘ ਇਨ੍ਹਾਂ ਦੇ ਅਣਖੀਲੇ ਸੁਭਾ ਬਾਰੇ ਇਉਂ ਲਿਖਦਾ ਹੈ, ਇਹ ਬਾ~ ਬੇਪਰਵਾਹ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ ਮਰਨ ਥੀ ਨਹੀਂ ਡਰਦੇ। ਪਿਆਰ ਨਾਲ ਇਹ ਕਰਨ ਗੁਲਾਮੀ ਪਰ ਟੈਂ ਨਾ ਮੰਨਣ ਕਿਸੇ ਦੀ, ਪੰਜਾਬ ਦਾ ਸ਼ਾਬਦਿਕ ਅਰਥ ਹੈ ਪੰਜ ਆ ਭਾਵ ਪੰਜ ਆਂ, ਪੰਜਾਂ ਪਾਣੀਆਂ ਦੀ ਧਰਤੀ।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 ਪਰ ਫਿਰ ਵੀ ਪੰਜਾਬ, ਪੰਜਾਬ ਹੀ ਹੈ, ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬ ਦੀ ਸਰਹੱਦ ਬਹੁਤ ਦੂਰ-ਦੂਰ ਤੱਕ ਫੈਲੀ ਹੋਈ ਸੀ ਅਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਦੇ ਹਿੱਸੇ ਤੇਰਾਂ ਚੌਦਾਂ ਜ਼ਿਲ੍ਹੇ ਹੀ ਆਏ ਤੇ ਅਠਾਰਾਂ ਜਾਂ ਉੱਨੀ ਜ਼ਿਲ੍ਹੇ ਪਾਕਿਸਤਾਨ ਵਿੱਚ ਰਹਿ ਗਏ, ਉੱਨੀ ਸੌ ਛਿਆਹਠ ਈਸਵੀ ਨੂੰ ਪੰਜਾਬ ਦੀ ਮੁੜ ਕੇ ਵੰਡ ਹੋਈ ਤੇ ਇਸ ਦਾ ਫਿਰ ਕੁੱਝ ਇਲਾਕਾ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

ਤੇ ਇੱਥੋਂ ਦੀ ਜ਼ਮੀਨ ਨੂੰ ਉਪਜਾਊ ਬਣਾਇਆ ਹੈ, ਇਸ ਨੂੰ ਅੰਨ ਦਾਤਾ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਪੰਜਾਬ ਦਾ ਭਾਰਤ ਦੇ ਅਨਾਜ ਭੰਡਾਰ ਵਿੱਚ ਯੋਗਦਾਨ ਬਹੁਤ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

ਮੇਰਾ ਪੰਜਾਬ ਵੀਰਾਂ ਦੀ ਭੂਮੀ ਹੈ, ਸੰਸਾਰ ਜੇਤੂ ਸਿਕੰਦਰ ਜਦੋਂ ਪੰਜਾਬ ਜਿੱਤਣ ਲਈ ਆਇਆ ਤੇ ਇੱਥੋਂ ਦੇ ਰਾਜੇ ਪੋਰਸ ਨੇ ਉਸ ਨੂੰ ਮੂੰਹ ਤੋੜ ਜਵਾਬ ਦੇ ਕੇ ਨਸਾ ਦਿੱਤਾ ਸੀ।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 ਗੁਰੂਆਂ ਦੀ ਪਵਿੱਤਰ ਛੂਹ ਨਾਲ ਮਾਲਾਮਾਲ ਹੈ ਦਸਾਂ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਦਾ ਮਾਣ ਵਧਾਇਆ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ,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 ਅੰਮ੍ਰਿਤ ਵਿੱਚ ਭਿੱਜੇ ਹਨ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਵੀ ਹਮੇਸ਼ਾ ਤੱਤਪਰ ਹਨ ਗਿੱਧਾ ਤੇ ਭੰਗੜਾ ਮੇਰੇ ਪੰਜਾਬ ਦੇ ਮੁੱਖ ਨਾਚ ਹਨ, ਢੋਲ ‘ਤੇ ਡੱਗਾ ਵੱਜਦੇ ਸਾਰ ਪੰਜਾਬੀਆਂ ਦੇ ਪੈਰ ਥਿਰਕਣ ਲੱਗ ਪੈਂਦੇ ਹਨ, ਮੁਟਿਆਰਾਂ ਗਿੱਧਾ ਪਾ ਕੇ ਧਰਤੀ ਹਿਲਾ ਦਿੰਦੀਆਂ ਹਨ, ਵਿਆਹ-ਸ਼ਾਦੀਆਂ ਜਾਂ ਖ਼ੁਸ਼ੀਆਂ ਦੇ ਮੌਕੇ ‘ਤੇ ਭੰਗੜੇ, ਗਿੱਧੇ ਖੂਬ ਧੁੰਮਾਂ ਮਚਾਉਂਦੇ ਹਨ, ਪੰਜਾਬੀਆਂ ਦੇ ਇਹ ਨਾਚ ਅੱਜ-ਕੱਲ੍ਹ ਵਿਸ਼ਵ ਪੱਧਰ ‘ਤੇ ਆਪਣਾ ਨਾਮਣਾ ਖੱਟ ਕੇ ਚੁੱਕੇ ਹਨ, ਵਿਦੇਸ਼ੀ ਤੇ ਹਿੰਦੀ ਜਾਂ ਹੋਰ ਪਾਂਤਕ ਫ਼ਿਲਮਾਂ ਵਿੱਚ ਪੰਜਾਬੀ ਨਾਚਾਂ ਨੂੰ ਸ਼ਾਮਲ ਕਰਨਾ ਅਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ, ਮੇਰੇ ਪੰਜਾਬ ਦੀ ਧਰਤੀ ਗੁਰੂਆਂ ਦੀ ਪਵਿੱਤਰ ਛੂਹ ਨਾਲ ਮਾਲਾਮਾਲ ਹੈ। ਦਸਾਂ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਦਾ ਮਾਣ ਵਧਾਇਆ, ਗੁਰੂ ਗੋ~ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਬਾਬਾ ਦੀਪ ਸਿੰਘ ਜੀ ਆਦਿ ਮਹਾਪੁਰਖਾਂ ਦਾ ਜਨਮ ਇੱਥੇ ਹੀ ਹੋਇਆ ਇਹ ਗੁਰੂਆਂ ਨੇ ਦੇਸ ਦਾ ਬਹੁਤ ਮ~ ਮਾਣ ਵਧਾਇਆ, ਪੰਜਾਬੀ ਆਪਣੇ ਗੁਰੂਆਂ ਦਾ ਬੜਾ ਸਤਿਕਾਰ ਕਰਦੇ ਹਨ, ਉਹ ਬਾਣੀ ਰੂਪੀ ਅੰਮ੍ਰਿਤ ਵਿੱਚ ਭਿੱਜੇ ਹਨ, ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਹਮੇਸ਼ਾ ਤੱਤਪਰ ਹਨ, ਗਿੱਧਾ ਤੇ ਭੰਗੜਾ ਮੇਰੇ ਪੰਜਾਬ ਦੇ ਮੁੱਖ ਨਾਚ ਹਨ, ਢੋਲ ‘ਤੇ ਡੱਗਾ ਵੱਜਦੇ ਸਾਰ ਪੰਜਾਬੀਆਂ ਦੇ ਪੈਰ ਥਿਰਕਣ ਲੱਗ ਪੈਂਦੇ ਹਨ।

ਖੱਟ ਚੁੱਕੇ ਹਨ, ਵਿਦੇਸ਼ੀ ਤੇ ਹਿੰਦੀ ਜਾਂ ਹੋਰ ਪਾਂਤਕ ਫ਼ਿਲਮਾਂ ਵਿੱਚ ਮੇਰਾ ਪੰਜਾਬ ਵੀਰਾਂ ਦੀ ਭੂਮੀ ਹੈ, ਸੰਸਾਰ ਦੇ ਜੇਤੂ ਸਿਕੰਦਰ ਜਦੋਂ ਪੰਜਾਬ ਜਿੱਤਣ ਲਈ ਆਇਆ ਤੇ ਇੱਥੋਂ ਦੇ ਰਾਜੇ ਪੋਰਸ ਨੇ ਉਸ ਨੂੰ ਮੂੰਹ ਤੋੜ ਜਵਾਬ ਦੇ ਕੇ ਨਸਾ ਦਿੱਤਾ ਸੀ, ਮਹਾਨ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ,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

ਉਹਨਾਂ ਨੇ ਦਿਨ-ਰਾਤ ਮਿਹਨਤ ਕਰ ਕੇ ਅੰਨ ਦੇ ਭੰਡਾਰ ਵਿੱਚ ਢੇਰ ਸਾਰਾ ਵਾਧਾ ਕੀਤਾ ਹੈ ਤੇ ਇੱਥੋਂ ਦੀ ਜ਼ਮੀਨ ਨੂੰ ਉਪਜਾਊ ਬਣਾਇਆ ਹੈ, ਇਸ ਨੂੰ ਅੰਨ ਦਾਤਾ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਪੰਜਾਬ ਦਾ ਭਾਰਤ ਦੇ ਅਨਾਜ ਵਿੱਚ ਭੰਡਾਰ ਵਿੱਚ ਯੋਗਦਾਨ ਬਹੁਤ ਜ਼ਿਆਦਾ ਹੈ, ਮੇਰੇ ਪੰਜਾਬ ਦੀ ਬੋਲੀ ਪੰਜਾਬੀ ਹੈ, ਇੱਥੇ ਦੇ ਲੋਕਾਂ ਨੇ ਪੰਜਾਬੀ ਨੂੰ ਰਾਜ-ਭਾਸ਼ਾ ਦਾ ਦਰਜਾ ਦੁਆਇਆ ਹੈ, ਇਹ ਸ਼ਹਿਦ ਵਰਗੀ ਮਿੱਠੀ ਤੇ ਪਿਆਰੀ ਬੋਲੀ ਹੈ, ਪੰਜਾਬੀਆਂ ਨੂੰ ਆਪਣੀ ਬੋਲੀ ‘ਤੇ ਬੜਾ ਮਾਣ ਹੈ, ਇਹ ਸਾਡੀ ਮਾਂ-ਬੋਲੀ ਹੈ, ਕਿਸੇ ਵੀ ਪੰਜਾਬ ਵਿੱਚ ਕਿਸੇ ਵੀ ਪੰਜਾਬ ਨੂੰ ਆਪਣੀ ਮਾਂ-ਬੋਲੀ ਪੰਜਾਬੀ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ, ਮੇਰਾ ਪੰਜਾਬ ਵੀਰਾਂ ਦੀ ਭੂਮੀ ਹੈ, ਸੰਸਾਰ ਜੇਤੂ ਸਿਕੰਦਰ ਜਦੋਂ ਪੰਜਾਬ ਜਿੱਤਣ ਲਈ ਆਇਆ ਤੇ ਇੱਥੋਂ ਦੇ ਰਾਜੇ ਪੋਰਸ ਨੇ ਉਸ ਨੂੰ ਮੂੰਹ ਤੋੜ ਜਵਾਬ ਦੇ ਕੇ ਨਸਾ ਦਿੱਤਾ ਸੀ, ਮਹਾਨ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਤੇ ਲਾਲਾ ਲਾਜਪਤ ਰਾਏ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

ਉੱਨੀ ਸੌ ਛਿਆਹਠ ਨੂੰ ਪੰਜਾਬ ਦੀ ਮੁੜ ਕੇ ਵੰਡ ਹੋਈ ਤੇ ਇਸ ਦਾ ਫਿਰ ਕੁੱਲ ਇਲਾਕਾ ਹਿਮਾਚਲ ਤੇ ਕੁੱਝ ਹਰਿਆਣਾ ਵਿੱਚ ਚਲਾ ਗਿਆ, ਹੁਣ ਇਸ ਦਾ ਖੇਤਰਫਲ ਲਗਪਗ ਪੰਜਾਹ ਅਠਾਈ ਹੈਕਟੇਅਰ ਹੈ, ਪੰਜਾਬ ਦਾ ਇਤਿਹਾਸ ਵੀ ਬੜਾ ਗੌਰਵਮਈ ਹੈ, ਇੱਥੇ ਵੇਦ ਰਚੇ ਗਏ ਤੇ ਇਹ ਗੁਰੂਆਂ, ਪੀਰਾਂ, ਰਿਸ਼ੀਆਂ-ਮੁਨੀਆਂ ਦੀ ਪਵਿੱਤਰ ਧਰਤੀ ਹੈ। ਭਾਰਤ ਸਾਡਾ ਦੇਸ ਹੈ, ਭਾਰਤਵਾਸੀ ਹਾਂ ਤੇ ਸਾਨੂੰ ਇਸ ‘ਤੇ ਬੜਾ ਮਾਣ ਹੈ, ਭਾਰਤ ਕਈ ਰਾਜਾਂ ਨਾਲ ਮਿਲ ਕੇ ਬਣਿਆ ਹੈ, ਪੰਜਾਬ ਦੀ ਆਪਣੀ ਨਿਰਾਲੀ ਸ਼ਾਨ ਹੈ। ਉਮੀਦ ਕਰਦੀ ਹਾਂ ਮੇਰਾ ਇਹ ਵਿਚਾਰ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ, ਧੰਨਵਾਦ।

ਮੌਲੀ ਦਾ ਰਹਿਣ ਵਾਲਾ ਹਾਂ ਤੇ ਅੱਜ ਜੋ ਮੈ ਦੱਸਣ ਜਾਰ੍ਹਿਆਂ ਤੁਹਾਨੂੰ ਇਹ ਇੱਕ ਕਹਾਣੀ ਏ ਅਨੋਖੀ ਚਾਹਤ ਤੇ ਇਹ ਇੱਕ ਬਹੁਤ ਹੀ ਵਧੀਆ ਕਹਾਣੀ ਏ ਜਿੰਦੇ ਬਾਰੇ ਤੁਹਾਨੂੰ ਦੱਸਣ ਜਾਰ੍ਹਿਆਂ ਜਦ ਲੇਖਕ ਕੁਝ ਵੀ ਲਿਖਦਾ ਹੈ ਤੇ ਪਾਠਕ ਉਸਨੂੰ ਪੜ੍ਹਦਾ ਹੈ ਸਬ ਦੀਆਂ ਆਪੋ ਆਪਣੀਆਂ ਸਮਝਾਂ ਹੁੰਦੀਆਂ ਆਪੋ ਆਪਣੀਆਂ ਮਾਨਸਿਕਤਾ ਆਪੋ ਆਪਣੀ ਮਾਨਸਿਕਤਾ ਤੇ ਆਪੋ ਆਪਣੀ ਪਸੰਦ ਹੁੰਦੀ ਹੈ ਜੋ ਤੁਹਾਨੂੰ ਪਤਾ ਈ ਏ ਤੇ ਮੈ ਜਿਥੇ ਰਹਿੰਦਾ ਹਾਂ ਇਹ ਪਿੰਡ ਇਕ ਬਹੁਤ ਈ ਪੁਰਾਣੇ time ਦਾ ਪਿੰਡ ਏ ਬਣਿਆ ਹੋਇਆ ਏ ਪਹਿਲਾਂ ਇਥੇ ਕਿਸੇ time ਨੂੰ ਨਦੀਆਂ ਨਾਲੇ ਹੁੰਦੇ ਸੀਗੇ ਤੇ ਅੱਜ ਇਥੇ ਇਹਨੀਂ ਕਿ ਜ਼ਿਆਦਾ ਇਹਨਾ ਜ਼ਿਆਦਾ ਵਿਕਸਤ ਹੋ ਚੁਕਿਆ ਇਹ ਪਿੰਡ ਵੀ ਪੁਛੋ ਨਾ ਇਥੇ ਵੱਡੀਆਂ ਵੱਡੀਆਂ ਕਮ੍ਪਨੀਆਂ ਆਪਣਾ ਪੈਸਾ investment ਕਰ ਰਹੀਆਂ ਨੇ ਤੇ ਉਹ ਇਥੇ ਦੇ ਜਿਹੜੇ ਲੋਕ ਰਹਿਨ~ ਲੋਕਾਂ ਨੂੰ ਨੌਕਰੀ ਦੇ ਰਹੀ ਹੈ ਤੇ ਬਾਕੀ ਹੁਣ ਮੈ ਤੁਹਾਨੂੰ ਬੱਸ ਕਹਾਣੀ ਤੇ ਆ ਜਾਂਦਾ ਹਾਂ ਇਸ ਦੁਨੀਆਂ ਚ ਹਰ ਇਨਸਾਨ unique ਤੇ ਵੱਖਰਾ ਹੈ ਮੁਲਾ~ ਮੁਕੱਮਲ ਤੌਰ ਤੇ ਕੋਈ ਵੀ ਕਿਸੇ ਵਰਗਾ ਨਹੀਂ ਹੁੰਦਾ ਸਾਡੇ ਵਿਚਾਰ ਆਦਤ ਮਾਨਸਿਕਤਾ ਸੋਚ ਸਾਨੂੰ ਸਬ ਨੂ ਅਲਗ ਅਲਗ ਦਰਸ਼ਾਉਂਦੀ ਹੈ ਇਸ ਦੁਨੀਆਂ ਤੇ ਰਹਿੰਦੇ ਹੋਏ ਕਈ ਵਾਰ ਸਾਡੇ ਵਿਚਾਰ ਸਾਡੇ ਘਰਦਿਆਂ ਬੰਦਿਆਂ ਜਾਂ~ ਨਾਲ ਹੀ ਮੇਲ ਨਹੀ ਖਾਂਦੇ ਤੇ ਸਾਡੇ ਰਿਸ਼ਤੇ ਫੇਰ ਵੀ ਉਮਰ ਭਰ ਨਿਭਦੇ ਹੈ ਕਈ ਵਾਰ ਬੈਠੇ ਬੈਠੇ ਦੀਆਂ ਦੇ ਸਾਡੇ ਵਿਚਾਰ ਮੇਲ ਨਹੀ ਖਾਂਦੇ ਤੇ ਇੱਕ ਦੂਜੇ ਨੂੰ ਗਲਤ ਠਹਿਰਾਉਣ ਲੱਗ ਜਾਂਦੇ ਫੇਰ ਦੁਬਾਰਾ ਇੱਕੋ ਜਿਹੇ ਹੋ ਜਾਂਦੇ ਹਾਂ ਗਲਤ ਮੁਕੱਮਲ ਤੌਰ ਤੇ ਕੋਈ ਵੀ ਨਹੀਂ ਹੁੰਦਾ ਸਬ ਦੀਆਂ ਆਪੋ ਆਪਣੀਆਂ ਸਮਝਾਂ ਸੋਚ ਮਾਨਸਿਕਤਾ ਹੁੰਦੀ ਹੈ ਯਾ ਫਿਰ ਸਾਡੀ ਸੋਚ ਸਾਡੇ ਰਹਿਨ ਸਹਿਣ ਤੇ ਹਾਲ~ ਹਾਲਾਤਾਂ ਤੇ ਵੀ ਨਿਰਭਰ ਹੁੰਦੀ ਹੈ

ਇਹ ਹੈ ਕਿ ਇਨਸਾਨ ਦੇ ਵਿਚਕਾਰ ਅਲਗ ਅਲਗ ਮਤਭੇਦ ਹੋਣ ਹੋਣਾ ਕੋਈ ਗਲਤ ਨਹੀ ਬੱਸ ਦਿਲ ਵਿਚ ਮਤਭੇਦ ਨਹੀ ਹੋਣੇ ਚਾਹੀਦੇ ਮਤਭੇਦਾਂ ਦਾ ਹੋਣਾ ਜਰੂਰੀ ਹੈ ਕਿਉਂਕਿ ਮਤਭੇਦ ਹੀ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਲੱਭਣ ਚ ਮੱਦਦ ਕਰਦੇ ਹੈ ਅਤੇ ਅਸੀ ਆਪਣੀ ਮਾਨਸਿਕਤਾ ਚ ਨਵੇਂ ਵਿਚਾਰਾਂ ਨੂੰ ਵੀ ਉਭਾਰ ਕੇ ਲਿਆਉਂਦੇ ਹਾਂ ਅਤੇ ਉਸ ਤੋਂ ਨੌਂ~ ਨਵੇਂ ਨਵੇਂ ਸਵਾਲ ਖੜੇ ਹੁੰਦੇ ਹੈ ਤੇ ਫੇਰ ਅਸੀ ਆਪਣੇ ਸਵਾਲਾਂ ਦੇ ਜਵਾਬ ਲੱਭਣ ਲੱਗ ਜਾਂਦੇ ਹਾਂ ਮੇਰੇ ਅਨੁਸਾਰ ਇਹ ਫਾਇਦਾ ਹੁੰਦਾ ਹੈ ਸਾਡੇ ਵਿਚਾਰ ਪੈਦਾ ਹੋਏ ਮਤਭੇਦਾਂ ਦਾ ਪਰ ਜੇਕਰ ਮਤਭੇਦ ਇਨਸਾਨਾਂ ਵਿਚਕਾਰ ਸ਼ੁਰੂ ਹੋ ਜਾਵੇ ਤਾਂ ਸਾਮਣੇ ਵਾਲੇ ਇਨਸਾਨ ਦੇ ਗੁਣ ਵੀ ਔਗੁਣ ਜਾਪਦੇ ਹੈ ਇਸਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀ ਮਤਭੇਦ ਤੋਂ ਦੂਰ ਦੂਰੀ ਬਣਾ ਕੇ ਰਖੀਏ ਤੇ ਆਪਣੀਆਂ ਸਮਝਾਂ ਨੂੰ ਸਿਖਰ ਤੇ ਲੈ ਜਾਕੇ ਆਪਸ ਵਿਚ

ਇਹਨਾਂ ਦੀ ਸੋਚ ਅਸਮਾਨ ਨੂੰ ਛੂ ਰਹੀ ਹੈ ਪਾਠਕਾਂ ਨੂੰ ਮੇਰੀ ਬੇਨਤੀ ਹੈ ਗੁਜ਼ਰੇ ਵਕਤਾਂ ਦੀ ਗੱਲ ਹੈ ਕਿ ਇੱਕ ਬੱਚੀ ਪੜ੍ਹਨ ਲਈ ਬੜੇ ਚਾਅ ਨਾਲ ਸਕੂਲ ਜਾਂਦੀ ਸੀ ਉਸ ਬੱਚੀ ਦਾ ਨਾਂ ਕਲਪਨਾ ਸੀ ਪਰ ਜਿਸ ਤਰਾਹ ਦਾ ਉਸ ਦਾ ਨਾਂ ਸੀ ਉਸ ਦੀ ਸੋਚ ਬਿਲਕੁਲ ਵੱਖਰੀ ਸੀ ਉਹ ਕਲਪਨਾ ਦੀ ਦੁਨੀਆਂ ਤੋਂ ਦੂਰੀ ਬਣਾ ਕੇ ਰੱਖਦੀ ਸੀ ਤੇ ਉਸਨੂੰ ਅਸਲ ਚੀਜਾਂ ਅਸਲ ਘਟਨਾਵਾਂ ਅਸਲ ਰਿਸ਼ਤੇ ਹੀ ਪਸੰਦ ਸੀ ਉਹ ਕਲਪਨਾ ਨੂੰ ਚੰਗੀ ਨਹੀਂ ਜ~ ਸਮਝਦੀ ਸੀ ਪਰ ਉਸਦੇ ਅੰਦਰ ਕੁਜ ਕਰਨ ਦਾ ਤੇ ਵੱਡੀ ਹੋ ਕੇ ਕੁਝ ਬਣਨ ਦਾ ਜਜਬਾ ਸੀ ਤੇ ਉਹ ਇਸ ਜਜਬੇ ਨੂੰ

ਹੱਲੇ ਉਸਨੇ ਬਾਰ੍ਹਵੀਂ ਜਮਾਤ ਦਾ ਦਾਖਲਾ ਹੀ ਲਿਆ ਸੀ ਉਹ ਆਪਣੇ ਦੋਸਤਾਂ ਨਾਲ ਬਹੁਤ ਖੁਸ਼ ਸੀ ਤੇ ਦੋਸਤ ਵੀ ਨਵੇਂ ਨਵੇਂ ਵਿਸ਼ੇ ਛੇੜ ਕੇ ਗੱਲਾਂ ਦਾ ਆਪਸ ਵਿਚ ਆਨੰਦ ਮਾਨ ਰਹੇ ਸੀ ਕਲਪਨਾ ਦੀ ਦੋਸਤ ਜਿਸਦਾ ਨਾਂ ਸੀ ਹਕੀਕਤ ਹਕੀਕਤ ਨੇ ਕਿਹਾ ਆਪਾਂ ਕੋਈ ਚੰਗਾ ਜੇਹਾ ਵਿਸ਼ਾ ਚੁਣਦੇ ਹਾਂ ਫੇਰ ਉਸਨੇ

ਬੋਲਾਂ ਵਿਸ਼ਾ ਕੀ ਹੋਵੇਗਾ? ਕਲਪਨਾ ਨੇ ਕਿਹਾ ਦੱਸ ਜਲਦੀ ਹਕੀਕਤ ਨੇ ਫੇਰ ਕਿਹਾ ਵਿਸ਼ਾ ਹੈ ਕਲਪਨਾ ਕਲਪਨਾ ਅੱਗੇ ਬੋਲੀ

ਫੇਰ ਹਕੀਕਤ ਬੋਲੀ ਓਏ ਕਮਲੀ ਮੈ ਤੇਰੀ ਗੱਲ ਨਹੀਂ ਕਰ ਰਹੀ ਮੈ ਗੱਲ ਕਰ ਰਹੀ ਹਾਂ ਕਲਪਨਾ ਦੀ ਮਤਲਬ ਜਿਸ ਨੂੰ ਅੰਗਰੇਜ਼ੀ ਵਿਚ ਇਮੀ~ imagination ਕਹਿੰਦੇ ਹੈ

ਵਾਲੀ ਚੰਗੀ ਲਗਦੀ ਸੀ ਜਦ ਵੀ ਉਸਦਾ ਨਾਂ ਮਨ ਕਰਦਾ ਹਕੀਕਤ ਕਲਪਨਾ ਵਿਚ ਖੋ ਜਾਂਦੀ ਸੀ ਕਲਪਨਾ ਉਸ ਦਾ ਵਿਸ਼ਾ ਸੁਨ ਕੇ ਮੂੰਹ ਨੂੰ ਪਿਛਕਾਉਂਦੀ ਹੋਈ ਬੋਲੀ ਨਹੀ ਇਹ ਵਿਸ਼ਾ ਮੈਨੂੰ ਪਸੰਦ ਨਹੀ ਕੋਈ ਹੋਰ ਲੱਭ ਲਵੋ ਇਹਨੇ ਵਿਚ ਬਾਕੀ ਬਚੇ ਕਹਿਣ ਲੱਗੇ ਨਹੀਂ ਨਹੀਂ ਵਿਸ਼ਾ ਬਦਲਿਆ ਨਹੀਂ ਜਾਵੇਗਾ ਕਲਪਨਾ ਨੇ ਫੇਰ ਇਕ ਵਾਰ ਹਕੀਕਤ ਨੂੰ ਕਿਹਾ ਦੇਖ ਕੁੜੀਏ ਹਕੀਕਤ ਤੇਰੀ ਮੇਰੀ ਟੁੱਟ ਜਾਓ ਜੇਕਰ ਵਿਸ਼ਾ ਨਾ ਬਦਲਿਆ ਤੂੰ ਟੁੱਟ ਜਾਊਗੀ?

ਟੁੱਟਣ ਵਾਲੀ ਕਿਹੜੀ ਕੁੜੀ ਏ ਜੇਕਰ ਜੇਕਰ ਕਲਪਨਾ ਤੈਨੂੰ ਵਿਸ਼ਾ ਪਸੰਦ ਨਹੀ ਤਾਂ ਤੂੰ ਇਸ ਵਿਸ਼ੇ ਦੀ ਗੱਲ ਬਾਤ ਵਿਚ ਨਾ ਬੋਲੀ

ਤਕਦੀਰ ਨੂੰ ਵੀ ਹਕੀਕਤ ਵੱਲੋਂ ਵਧੇਰਾ ਤਾਂ ਕਲਪਨਾ ਦੀ ਦੁਨੀਆਂ ਵਿਚ ਵੀ ਕਿਉਕਿ ਤਕਦੀਰ ਪੈਦਾ ਤਕਦੀਰ ਪੈਰਾਂ ਤੋਂ ਤੁਰ ਨਹੀਂ ਸਕਦੀ ਸੀ ਬਚਪਨ ਚ ਹੀ ਉਹ ਪੋਲੀਓ ਬਿਮਾਰੀ ਦੀ ਸ਼ਿਕਾਰ ਹੋ ਗਈ ਸੀ ਪਰ ਉਸਨੂੰ ਭੱਜਣਾ ਬਹੁਤ ਚੰਗਾ ਲੱਗਦਾ ਸੀ ਅਤੇ ਉਹ ਕਹਿੰਦੀ ਰਹਿੰਦੀ ਸੀਗੀ ਕਿ ਇਕ ਦਿਨ ਵਿਚ ਮੈ ਵੀ ਇਕ ਦਿਨ ਮੈ ਵੀ ਠੀਕ ਹੋ ਜਾਵਾਂਗੀ ਤਕਦੀਰ ਬੋਲੀ ਚੱਲ ਹਕੀਕਤ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਵਿਸ਼ਾ ਕਲਪਨਾ ਸਾਰੇ ਦੋਸਤ ਆਪਣੇ ਨਾਲ ਹਨ ਸੋ ਕੁੜੀਏ ਕਲਪਨਾ ਬੋਲੀ ਅੱਗੇ ਤੂੰ ਬਿਲਕੁਲ ਕਲਪਨਾ ਵਾਂਗ ਚੁੱਪ ਚਾਪ ਸਾਨੂੰ ਸੁਣੀਂ ਤੈਨੂੰ ਵੀ ਕਲਪਨਾ ਨਾਲ ਪਿਆਰ ਹੋ ਜਾਵੇਗਾ ਤੇ ਇਹ ਜਿਹੜੀ ਕਹਾਣੀ ਏ ਇਹ ਆਪਣੇ ਬਹੁਤ ਹੀ ਮਨਭਾਉਂਦੇ ਲੇਖਕ ਕਮਲਦੀਪ ਕੌਰ ਨੇ ਲਿਖੀ ਹੋਈ ਹੈ ਜਿਸਕਾ ਏ ਅਨੋਖੀ ਚਾਹਤ ਚਾਹਤ ਹੋਣਾ ਵੀ ਬੰਦੇ ਦੇ ਵਿਚ ਬਹੁਤ ਜਰੂਰੀ ਚੀਜ ਏ ਜੇ ਬੰਦੇ ਦੇ ਅੰਦਰ ਚਾਹਤ ਨਾ ਹੋਵੇ ਤੇ ਬੰਦਾ ਕੁਛ ਨਹੀਂ ਕਰ ਸਕਦਾ ਤੇ ਬਾਕੀ ਦੀ ਜਿਹੜੀ

hello ਮੈਡਮ ਮੈ abt ਟੈਲੀਕੋਮ ਤੋਂ ਚੰਡੋ ਸਿੰਘ ਗਲ ਕਰ ਰਿਹਾ ਕੀ ਮੇਰੀ ਗਲ ਅਹ ਸਬੀਨਾ ਬ ਬੇਗ਼ਮ ਨਾਲ ਹੋ ਰਹੀ ਆ

ਆ ਪਲਕ ਜੀ ਇਹ ਸਬੀਨਾ ਬੇਗ਼ਮ ਕੋਣ ਆ ਜਿਹਦੇ ਨਾਮ ਤੇ connection ਇਥੇ ਸਾਡੇ ਸਿਸਟਮ ਚ ਸ਼ੋ ਹੋ ਰਿਹਾ ਅੱਛਾ ਅੱਛਾ ਠੀਕ ਏ ਜੀ ਤੇ ਮੈਡਮ ਤੁਸੀ ਮੈਨੂੰ ਇਹ ਦੱਸ ਸਕਦੈ ਓ ਕਿ ਤੁਹਾਡਾ ਮੋਬਾਇਲ ਨੰਬਰ ਕਿਨਾ ਹੈ

ਹਾਂਜੀ ਮੈਡਮ ਥੋੜ੍ਹਾ slow ਬੋਲੋ ਛੱਬੀ ਅਠਾਈ ਅਠਾਈ ਅਠਾਈ ਅਠਾਈ ਹਾਂਜੀ ਤੇਰਾ ਬਾਰਾਂ ਠੀਕ ਆ ਤੇ ਇਕ ਜ਼ੀਰੋ ਠੀਕ ਆ ਤੇ ਹੁਣ ਮੈ ਇਹ ਜਾਨਣਾ ਚਾਹੋਦਾਂ ਮੈਡਮ ਕਿ ਤੁਸੀ ਜਦੋ ਸਾਡੀ ਕੰਪਨੀ ਦਾ ਇਹ ਮੋਬਾਈਲ ਦਾ ਅਹ connection ਜਾ ਰਿਚਾਰਜ ਕਰਵਾਇਆ ਥਾ ਓਦੋ ਇਹ ਇਹਦੇ ਵਿਚ ਕਿੰਨਾ ਬੈਲੰਸ ਥਾ ਨਹੀਂ ਪੱਚੀ ਸੋ ਤੋਂ ਪਹਿਲਾ ਕੀਨਾ ਬੈਲੰਸ ਸੀ ਨੋਨਸੋ ਨਾਰੀਨਵੇਯ ਰੁਪਏ ਠੀਕ ਆ ਬਾਕੀ ਪੱਚੀ ਸੋ ਬਾਕੀ ਪੱਚੀ ਸੋ ਮੈ ਪੁਸ਼ਿਆ ਕਿ ਬਾਕੀ ਜਿਹੜਾ ਤੁਹਾਡਾ ਰਿਚਾਰਜ ਕਰਵਾਇਆ ਸੀ ਉਹ ਪੱਚੀ ਸੋ ਦਾ ਕਰਾਇਆ ਸਾ ਜਾ ਉਸਤੋਂ ਬਾਦ ਵੀ ਹੋਰ ਰਿਚਾਰਜ ਕਰਵਾਇਆ ਸਾ ਉਹ ਮੈਡਮ ਮੈਡਮ ਮੈਡਮ ਪੱਚੀ ਸੋ ਜਾ ਦੋਸੋਂ ਪੰਜਾਹ ਰੁਪਏ